ਹਾਂ ਫੁਲਕਾਰੀ ਪੇਟੀਆਂ ਦੇ cover ਟਰੰਕਾ ਦੇ cover ਸੋਫੇ ਦੇ cover

ਜਿਹੜੇ ਹੁੰਦੇ ਨੀ ਅਮ TV

ਵੈਸੇ ਤਾਂ madam ਤੁਸੀਂ ਦੇਖੀ ਆ ਫੁਲਕਾਰੀ ਜਦ ਐਨ ਛੋਟੇ ਛੋਟੇ ਸੀ ਨਾ

ਸਕੂਲ ਜਾਂਦੇ ਸੀ ਤਾਂ ਸਾਡੀ ਗਲੀ ਚ ladies ਕੱਡਦੀਆਂ ਹੁੰਦੀਆਂ ਸੀ ਉਹਨਾ ਨੂੰ ਦੇਖ ਦੇਖ ਕੇ ਸ਼ੁਰੂ ਕਰਤਾ ਸੀਗਾ ਸਕੂਲੋਂ ਆਉਂਦੇ ਸੀ ਨਾ ਸੁਈ ਲੈਕੇ ਬੈਠ ਜਾਂਦੇ ਸੀ ਪੁਰਾਣੀਆਂ ਚੁੰਨੀਆਂ ਚੱਕ ਕੇ practice ਕਰਨ ਲਈ ਹਾਂ practice ਕਰਨ ਲਈ ਦੇਖ ਦੇਖ ਕੇ ਵੀ ਸਿੱਖ ਜਾਂਦਾ ਬੰਦਾ ਬਹੁਤ ਕੁੱਝ

ਚਲੋ ਅੱਛੀ ਗੱਲ ਹੈ ਹਰ ਕਿਸੇ ਨੇ ਕੋਈ ਨਾ ਕੋਈ ਆਪਣੇ ਅੰਦਰ ਕੋਈ ਗੁਣ ਸ਼ੁਪਾ ਕੇ ਰੱਖਿਆ ਹੋਇਆ or ਕੋਈ ਤਾਂ ਭਰ ਲੈ ਜਾਣਗੀਆਂ ladies ਹਨਾ ਤੇ ਬਹੁਤ ਅੱਗੇ ਵੱਧ ਜਾਣਗੀਆਂ ਕਿਉਣੀ ਕਈ ਆਪਣੇ ਤੱਕ ਹੀ ਰੱਖ ਲੈਂਦੇ ਨੇ ਉਹ ਅੱਗੇ ਵਧਦੇ ਹੀ ਨਹੀਂ ਹੈਗੇ quality ਤਾਂ ਕਿਸੇ ਕਿਸੇ ਦੇ ਵਿੱਚ ਹੁੰਦੀ ਆ ਹੁਨਰ ਤਾਂ ਹੈਗਾ ਰੱਬ ਨੇ ਬਕਸ਼ਿਆ ਸਭ ਨੂੰ ਹਨਾ

ਕਈਆਂ ਨੇ ਤਾਂ business ਬਹੁਤ ਵੱਡੇ ਵੱਡੇ ਕਰ ਲਏ ਫੁਲਕਾਰੀ ਤੋਂ ਲੈਕੇ ਨਾ ਵੱਡੇ ਵੱਡੇ ਫੁਲਕਾਰੀ ਦੇ showroom ਖੋਲ ਲੈ ਕਿਸੇ ਨੇ boutique ਖੋਲ ਲਿਆ ਖੋਲ ਲਏ ਤੇ ਉਹਨਾ ਦਾ ਸੋਹਣਾ ਕੰਮ ਹੁੰਦਾ ਜਿਹਨਾ ਨੇ ਫੁਲਕਾਰੀ ਤੇ boutique ਖੋਲੇ ਆ ਅੱਛੀ income ਆ ਰਹੀ ਆ ladies ਨੂੰ ਅੱਜਕਲ ਦੀ demand ਬਹੁਤ ਹੈ ladies ਘਰਾਂ ਵਿੱਚ ਬੈਠ ਕੇ ਲੈ ਜਾਂਦੇ ਆ ਦੁਕਾਨਾ ਚੋਂ ਲੈ ਜਾਂਦੇ ਆ ਸਾਡੇ trust ਚੋਂ ਲੈ ਜਾਂਦੇ ਆ

ਘਰਾਂ ਚ free time ਬੈਠ ਕੇ ਆਪਣਾ ਜਦੋਂ ਮਰਜ਼ੀ ਕਰਲੋ

ਵੀ ਆਪਣੇ ਹੱਥ ਦਾ ਹੈਗਾ ਹੈ ਹੱਥ ਦੀ ਸਫਾਈ ਹੈ ਹੱਥ ਦਾ ਕੰਮ ਹੈ ਕਿਹੜਾ ਕਿਤੇ ਕਿਸੇ ਨੂੰ ਪੁੱਛਣ ਜਾਣਾ ਜਾਂ ਕਿਸੇ ਤੋਂ ਪੁੱਛ ਮੰਗਣ ਜਾਣਾ ਕ ਨਹੀਂ

ਤੁਸੀਂ ਵੀ ਬਣਵਾ ਓ madam ਫੁਲਕਾਰੀ ਦਾ ਸੂਟ ਜਰੁਰ ਬਣਵਾਵਾਂਗੇ

ਬਣਵਾਵਾਂਗੇ ਦੁਪੱਟਾ ਵੀ ਬਣਵਾਵਾਂਗੇ ਮੈਂ ਖੁਦ ਆਪਣੇ ਦੋ ਦੁਪੱਟੇ ਬਣਾ ਕੇ ਰੱਖੇ ਹੋਏ ਆ ਇੱਕ ਬੇਟੀ ਵਾਸਤੇ ਇੱਕ ਬੇਟੇ ਨੂੰਹ ਵਾਸਤੇ

ਹਾਂ ਮੈਂ ਬਣਵਾਵਾਂਗੀ single thread ਵਾਲਾ

ਹਾਂ ਜੇ ਬਣਵਾਇਆ ਤਾਂ ਮੈਂ ਉਹੀ ਬਨਵਾਉਣਾ ਸੀ single thread ਵਾਲਾ ਠੀਕ ਹੈ ਜੀ order ਲਿਖ ਲਈਏ ਤੁਹਾਡਾ ਇੱਕ ਹਲੇ ਨੀ ਲਿਖਣਾ ਜਦ ਬਣਵਾਵਾਂਗੀ ਉਦੋਂ ਨਾਲ ਦੀ ਨਾਲ order ਦੇਵਾਂਗੇ ਫ਼ੇਰ

ਹਾਂ ਹੋਰ ਹੋਰ ਕੀ ਹੋ ਸਕਦਾ ਫੁਲਕਾਰੀ ਦੇ ਨਾਲ ਬੜੀ ਸਾਰੀ income ਹੋਗੀ ਹਨਾ business ਚੱਲ ਪਏ ਇੱਕ ਤਰ੍ਹਾਂ ਦੇ ਹਨਾ

market ਦੇ ਵਿੱਚ ਤਾਂ ਅਲੱਗ ਰੇਟ ਦੀ ਫੁਲਕਾਰੀ ਹੈ ਜਿਵੇਂ ਹੱਥ ਦੀ ਕਢਾਈ ਤੇ ਜਿਹੜੀ computer ਦੀ ਕਢਾਈ ਇਹਨਾ ਦੇ ਵਿੱਚ ਰੇਟ ਦਾ ਵੀ ਬਹੁਤ ਜਿਆਦਾ ਫਰਕ ਹੈਗਾ

ਕਿਸੇ ਨੂੰ ਤਾਂ ਦੋ ਦੋ ਮਹੀਨੇ ਹੀ ਲੱਗ ਜਾਂਦੇ ਨੇ ਇਸ ਚੀਜ਼ ਦਾ ਵੀ ਫ਼ਰਕ ਆ ਜਾਂਦਾ ਫ਼ੇਰ ਜਦੋਂ ਆਪਾਂ ਕੋਈ product ਤਿਆਰ ਕਰ ਲਿਆ ਮੰਨਲੋ ਕੇ ਆਪਾਂ ਦੁਪੱਟਾ ਪੁਰ ਆਪਾਂ ਤਿਆਰ ਕਰ ਲਿਆ ਇੱਕ ਚੀਜ਼ ਸਾਡੇ ਕੋਲ ਬਣ ਕੇ ਤਿਆਰ ਹੋਕੇ ਇੱਕ ਮਹੀਨੇ ਦੇ ਵਿੱਚ ਆਗੀ ਫ਼ੇਰ ਉਸ ਤੋਂ ਬਾਅਦ ਜੇ ਆਪਾਂ ਉਹਦਾ sale ਕਰਨਾ ਹੁਣ ਕੀਤਾ ਆਪਾਂ ਜਾ ਕੇ ਜਾਂ ਕੋਈ customer ਸਾਡੇ ਕੋਲ ਆ ਗਿਆ ਤਾਂ ਅਸੀਂ ਉਹਨੂੰ ਦੱਸਣਾ ਵੀ ਉਹਦਾ ਕੀ ਰੇਟ ਆ ਫ਼ੇਰ ਉਹਦੇ ਵਿੱਚ ਆਪਾਂ ਕਿਵੇਂ ਦੇਖਾਂਗੇ ਸਾਨੂੰ ਕਿੰਨੇ ਦਾ ਪਿਆ ਤੇ ਅਗਲੇ ਨੂੰ ਅਸੀਂ ਕਿੰਨਾ ਕਹਿ ਰਹੇ ਹਾਂ ਰੇਟ ਤੇ ਸਾਨੂੰ ਕਿੰਨਾ ਮਿਲ ਸਕਦਾ ਹੈ ਮਤਲਬ cost ਇਹਦੀ ਕੀ ਪਈ ਤੁਹਾਨੂੰ ਤੇ ਤੁਸੀਂ retail or maximum price ਇਹਦਾ ਕੀ ਹੈ ਕਿੱਥੋਂ ਤੱਕ ਤੁਸੀਂ sale ਕਰ ਸਕਦੇ ਅਸੀ madam ਇਸ ਤਰ੍ਹਾਂ ਦੇਖਦੇ ਹਾਂ ਪਹਿਲੇ ਵੀ ਕੱਪੜਾ ਕਿਸ ਤਰ੍ਹਾਂ ਦਾ ਆਇਆ ਫ਼ੇਰ ਕਢਾਈ ਜਿਸ ਨੇ ਕੀਤੀ ਉਹਨੂੰ ਕਿੰਨੇ ਦਿੱਤੇ ਕਿੰਨਾ thread ਲੱਗਿਆ ਤੇ ਇਸ ਦੀ finishing ਕਿਸ ਨੇ ਕੀਤੀ ਉਹਨੂੰ ਕਿੰਨਾ ਦਿੱਤਾ ਸਾਰਾ total ਮਿਲਾ ਕੇ ਫ਼ੇਰ ਇਸ ਦੀ costing ਨਿੱਕਲਦੇ ਆ madam of course ਕੇ ਆਪਾਂ ਕੱਡਲੀ ਕੇ ਸਾਡਾ ਖਰਚਾ actual ਦੇ ਵਿੱਚ ਜਿੰਨਾ ਹੋਇਆ ਫ਼ੇਰ ਆਪਾਂ plus ਉਹਦਾ benefit ਵੀ ਤਾਂ ਰੱਖਾਗੇ ਆਪਾਂ ਵੀ ਤਾਂ ਆਪਣੇ ਵਾਸਤੇ ਕੁਛ ਰੱਖ਼ਾਗੇ ਕੇ ਨਹੀਂ ਬਿਜਲੀ ਪਾਣੀ ਤਾਂ ਸਾਡਾ ਲੱਗਿਆ ਨਾ ਹਾਂਜੀ ਫ਼ੇਰ ਉਹ ਵਿੱਚ ਪਾ ਕੇ ਨਾ ਫ਼ੇਰ ਅਮ sale price ਕੱਡਦੇ ਆ ਅੱਛਾ ਆਪਣਾ ਮਾਰਜਿਨ ਵਿੱਚ ਰੱਖਣਾ ਹੀ ਹੈ ਹਾਂਜੀ ਉਹ ਤਾਂ ਫ਼ੇਰ ਰੱਖਣਾ ਹੀ ਪੈਂਦਾ ਥੋੜਾ ਬਹੁਤਾ ਬਿਜਲੀ ਪਾਣੀ ਦਾ

ਰੱਖਣਾ ਬਣਦਾ ਵੀ ਹੈ

ਮਿਹਨਤ ਕਰਨ ਆਲੇ

ਠੀਕ ਹੈ

ਹਨਾ ਪਹਿਲੇ ਤਾਂ ਇਹਦਾ decide ਕਰਨਾ ਪੈਂਦਾ ਵੀ sixty eight ਜਿਹੜੇ color ਆ ਆਪਾਂ ਕਿਸ ਤਰ੍ਹਾਂ divide ਕਰੀਏ ਪਹਿਲੇ ਤਾਂ ਦਿਮਾਗ ਨਾਲ setting ਕਰਨੀ ਪੈਂਦੀ ਆ ਕਿੱਥੇ ਕਿਹੜਾ color ਪਾਉਣਾ ਹੈਗਾ

ਡੇਡ ਮਹੀਨੇ ਚ ਬਣਾਉਂਦੀ ਹੈਗੀ ਹੈ ਜੇ ਉਹਨੂੰ ਜਲਦੀ ਆਪਾਂ ਬਣਾਉਣਾ ਕਿਸੇ ਨੂੰ ਚਾਹੀਦਾ ਤਾਂ ਫ਼ੇਰ ਆਪਾਂ ਦੋ ਲਗਾ ਕੇ ਉਹੀ ਜਲਦੀ ਤਿਆਰ ਹੋ ਜਾਂਦਾ ਚਾਹੇ ਤਿੰਨ ਲਗਾਲੋ ਹਾਂ ਉਹ ਫ਼ੇਰ ਤੁਹਾਡੇ worker ਜਿਆਦਾ ਲੱਗਣ ਗੇ ਤਾਂ ਤਾਂਹੀ ਹੋਊਗਾ ਹੋਊਗਾ ਜੇ ਕਿਸੇ ਨੂੰ ਚਾਹੀਦਾ ਅਗਰ ਸਾਨੂੰ ਨਹੀਂ ਚਾਹੀਦਾ ਫ਼ਰ ਇੱਕ ladies ਇੱਕ ਨੂੰ ਦੇ ਦਿਨੇ ਆ ਕਿਉਂਕਿ ਇੱਕੋ ਹੱਥ ਰਿਹ ਜਾਂਦਾ ਹੁੰਦਾ ਆਰਾਮ ਨਾਲ ਬਣਾ ਦਿੰਦੀ ਹੈ ਦੂਸਰਾ ਜਿਹੜਾ ਆਪਣਾ ਬਾਵਣ ਬਾਗ ਹੈ ਪਹਿਲਾਂ ਤਾਂ ਇਸ ਨੂੰ ਚਪਾਹੀ ਤੇ ਹੀ ਦਿਮਾਗ ਲਗਾਉਣਾ ਪੈਂਦਾ ਵੀ ਬਵੰਜਾ ਇਹਦਾ ਮਤਲਬ ਹੈ ਬਵੰਜਾ design ਬਾਵਣ ਬਾਗ ਦਾ ਮਤਲਬ ਹੀ ਇਹੀ ਹੈ ਉਹਦੇ ਵਿੱਚ

sign ਨੇ ਹਨਾ ਉਹਨਾ ਨੂੰ ਤੁਸੀਂ ਅਲੱਗ ਅਲੱਗ ਤਰ੍ਹਾਂ ਦੀ ਤੁਸੀਂ look ਦੇਣੀ ਹੁੰਦੀ ਹੋਏਗੀ ਕੇ ਇਹ ਇਹ ਵੀ ਤਾਂ ਦੇਖਣਾ ਹੁੰਦਾ ਹੋਏਗਾ ਤੁਸੀਂ ਕੀ ਜਿਹੜੇ ਬਵੰਜਾ design ਪਾਉਣੇ ਆ ਕਿਤੇ ਦੋ ਦੋ ਚਾਰ ਤਰ੍ਹਾਂ ਦੇ ਇੱਕ ਜੈਸੇ design ਜਿਹੜੇ ਨੇ same ਹੀ ਨਾ ਆ ਜਾਣ ਇੱਕ ਦੋ ਲਾਈਨਾ ਦੇ ਵਿੱਚ ਹੀ

ਹਾਂਜੀ ਇਹ ਦੇਖ ਕੇ ਪਾਉਣਾ ਪੈਂਦਾ ਵੀ ਕਿਹੜਾ box ਕਿੱਥੇ ਪਾਉਣਾ ਹੈਗਾ

ਸ਼ੁਰੂ ਸ਼ੁਰੂ ਚ ਤਾਂ ਬੜੀ confusion ਹੋਈ ਸੀਗੀ ਹੁਣ ਬਣਾਉਣ ਲੱਗ ਗਏ ਹੁਣ ਥੋੜਾ ਸਾਨੂੰ easy ਲੱਗਣ ਲੱਗ ਗਿਆ ਪਹਿਲੇ ਤਾਂ ਬਹੁਤ ਸੋਚਦੇ ਰਹਿ ਜਾਂਦੇ ਸੀ ਵੀ ਕਿੱਥੇ ਪਾਈਏ ਕਿਹੜਾ design

ਕੰਮ ਕਰਨ ਦਾ ਫ਼ੇਰ ਦੰਗ ਆ ਗਿਆ ਹਨਾ experience ਵੀ ਤਾਂ ਬਹੁਤ ਵੱਡੀ ਚੀਜ਼ ਹੈ ਹਾਂਜੀ ਪਹਿਲੇ ਤਾਂ ਛਪਾਈ ਦੇ ਵਿੱਚ ਹੀ puzzle ਹੋ ਜਾਂਦੇ ਸੀਗੇ ਛਾਪਣ ਆਲੇ ਪਹਿਲਾਂ ਜਿਹੜਾ ਬਾਵਣ ਬਾਗ ਸੀ ਚਾਰ ਦਿਨ ਲੱਗ ਗਏ ਛਾਪਣ ਨੂੰ ਵੀ ਕਿਵੇਂ ਛਾਪੀਏ ਵੀ ਕਿੱਥੇ ਪਾਈਏ ਕਿਹੜਾ design ਕਿੱਥੇ ਰੱਖੀਏ ਹਾਂਜੀ ਹਾਂ ਪਹਿਲਾਂ ਤਾਂ ਸਮਝਣ ਵਿੱਚ ਹੀ ਲੱਗ ਜਾਂਦਾ ਵਕਤ ਬਾਦ ਵਿੱਚ ਤਜਰਬੇ ਤਾਂਹੀ ਤਾਂ ਕਹਿੰਦੇ ਹਾਂ ਪੜਾਈਆਂ ਨਾਲੋਂ ਕਈ ਵਾਰੀ ਤਜਰਬਾ ਹਾਂਜੀ ਬੀਬੀ।

ਓ ਆਇਆ ਸੀ ਯਾਰ ਕੋਈ ਮੈਂ ਚੱਲਿਆ ਹੀ ਮਾੜਾ ਜੇਹਾ ਦੁਕਾਨ ਤੋਂ ਲਿਆਨਾ ਹੀ ਸਮਾਨ ਕੋਈ ਤਾਂ ਮੈਂ ਕੱਟ ਤਾਂ ਹੀ। ਅੱਛਾ ਅੱਛਾ ਚੱਲੋ ਕੋਈ ਗੱਲ਼ ਨੀ।

ਤਾਂ ਕਰਕੇ ਮੈਂ ਕਿਹਾ ਵੀਰ ਨੇ ਕਹਿਣਾ ਪਤਾ ਨੀ ਕਿਉਂ ਫੋਨ ਕੱਟਤਾ। ਨਈ ਨਈ ਕੋਈ ਗੱਲ ਨੀ ਉਹ ਮੈਂ ਸਮਝ ਗਿਆ ਹੀ ਮੈਂ ਕਿਹਾ ਚੱਲ ਕੋਈ ਆ ਗਿਆ ਹੁਨਾ ਤਾਂ ਕਰਕੇ।

ਹੋਰ ਕਿੱਦਾਂ ਵਾ ਕਾਰੋਬਾਰ ਚੱਲਣ ਦਿਆ ਨਾ ਵਧੀਆ? ਕਾਰੋਬਾਰ ਚੱਲੀ ਜਾਂਦਾ ਦਾਲ ਫੁੱਲਕਾ ਚੱਲੀ ਜਾਂਦਾ। ਠੀਕ ਐ ਰੇੜੀ ਦੀ ਗੱਲ ਚੱਲਣ ਦੀ ਮੈਂ ਕਿਹਾ।

ਆਹੋ ਰੇੜੀ ਦਾ ਠੀਕ ਐ ਤੇਰੀ ਵੀ ਗੱਲ ਮੇਰੇ ਦਿਮਾਗ ਚ ਆਉਣ ਦੀ ਐ ਪੀ ਠੀਕ ਐ ਨਿਆਨੇ ਸਗੋਂ ਬਦੋਬਦੀ ਜਿੱਦ ਕਰ ਲੈਂਦੇ ਐ ਪੀ ਲੈ ਕੇ ਹੀ ਦੋ ਜੋ ਮਰਜੀ ਹੋਜੇ।

ਏ ਐ ਕਿ ਬੰਦਾ ਸੱਤ ਅੱਠ ਸੋ ਰੁਪਏ ਦਿਆੜੀ ਨੀ ਛੱਡਦਾ। ਏ ਤੇ ਗੱਲ ਹੈਗੀ ਐ ਮੈ ਨਾ ਭਾਜੀ ਚੰਡੀਗੜ ਗਿਆ ਹੀ ਪੇਂਟ ਦੇ ਕੰਮ ਤੇ।

ਉੱਥੇ ਲਾਈ ਹੀ ਬਈਏ ਨੇ ਬਰਗਰਾਂ ਦੀ ਰੇੜੀ।

ਤੇ ਮੈਂ ਉਨੂੰ ਪੁੱਛਿਆ ਮੈਂ ਕਿਹਾ ਯਾਰ ਅਹੀ ਕਿਹੜਾ ਤੇਰੇ ਕੋਲੋਂ ਖੋ ਲੈਣੇ ਆ ਪੀ ਸੱਚ ਬੋਲੀ ਝੂਠ ਨਾ ਬੋਲੀ।

ਮੈਂ ਕਿਹਾ ਸੱਚ ਬੋਲੀ ਕਿ ਕਿੰਨੀ ਦਿਆੜੀ ਪੈਂਦੀ ਐ ਤੈਨੂੰ ਆਪਣਾ ਖਰਚਾ ਵੱਟਾਂ ਕੱਢ ਕੇ?

ਉਨੇ ਕਿਹਾ ਹੀ ਪੀ ਆਂਦਾ ਮੈਂ ਝੂਠ ਨੀ ਬੋਲਣਾ ਰੀਜਕ ਤੇ ਖਲੋਤਾ ਵਾ। ਹੂੰ।

ਦਿਆੜੀ ਪਾਈ ਏ ਆਪਣਾ ਖਰਚ ਵੱਟਾ ਕੱਢ ਕੇ ਸਾਰਾ।

ਹਾਂ ਚੋਬੀ ਚੋਬੀ ਆਂਦਾ ਬੰਡਲ ਮੇਰੇ ਡੱਬਲਰੋਟੀਆਂ ਦੇ ਲੱਗ ਜਾਂਦੇ ਐ।

ਨਹੀਂ ਜਿੱਥੇ ਆਵਾਜਾਈ ਜਿਆਦਾ ਹੋਵੇ ਨਾ ਇੱਕ ਜੇਨਾ ਦਾ ਕੰਮ ਚੱਲ ਜਾਂਦਾ ਉਨਾਂ ਦਾ ਚੱਲਦਾ ਬੜਾ ਫੇਰ।

ਵਧੀਆ ਵਾ ਮੈਂ ਤੇ ਤਾਂ ਈ ਵੀਰ ਤੈਨੂੰ ਕੈਨ ਦਿਆ ਪੀ ਚੱਲ ਵੇਖਲਾ ਤੂੰ ਵੀ ਟਕਾਈ ਮਾਰ ਕੇ।

ਕੇਹੇ ਦੇ ਥੱਲੇ ਕੰਮ ਕਰਨ ਨਾਲੋਂ ਆਪਣਾ ਬੰਦਾ ਕੰਮ ਲਏ ਤਾਂ ਵਧੀਆ।

ਏ ਤਾਂ ਵਧੀਆ ਵਾ ਕੋਈ ਯਾਰ ਗੱਲ ਅੱਤ ਕਰਾਏ ਕਿ ਹਾਂ ਤੂੰ ਇੱਧਰ ਆ ਉੱਧਰ ਚੱਲ ਗਿਆ ਵਾ ਆ ਕਰ ਉਹ ਨਾ ਕਰ। ਹੂੰ ਹੂੰ ਹੂੰ ਏਹ ਤਾਂ ਗੱਲ ਹੈਗੀ ਐ। ਓ ਯਾਰ ਕੇਹੇ ਨਾਲ ਕੰਮ ਕਰਨ ਦਾ ਭਾਏ ਅਹੀ ਵੀ ਕਰਦੇ ਆ ਗੁਲਾਮੀ ਹੋ ਜਾਂਦੀ ਐ।

ਓਹੀ ਗੱਲ ਮੈਂ ਹੀ ਕੈਨ ਦਿਆ ਮਾਮੀ ਤੋਂ ਤਾਂ ਆਪਾਂ ਪੁੱਛਣਾ ਵਾ।

ਹਾਂ ਮਿਲਦਾ ਵਾ ਤੂੰ ਵੀ ਅੱਗੇ ਆਣ ਦਿਆ। ਹੂੰ ਹੂੰ ਹੂੰ।

ਆਹੋ ਪੈਲੀ ਵਾਰੀ ਥੌੜੀ ਦਿੱਕਤ ਆਣੀ ਮੁਸ਼ਕਲ ਤੇ ਆਉਣੀ ਪਰ ਏ ਐ ਵੀ ਬਾਚੋਂ ਸੌਖਾ ਹੋ ਜਾਣਾ। ਠੀਕ ਠੀਕ ਐ ਠੀਕ ਐ ਠੀਕ ਐ। ਹੈਨਾ।

ਹਾਂਜੀ ਹਾਂਜੀ ਕਈ ਮੁਸ਼ਕਲਾ ਦਾ ਸਾਮਣਾ ਕਰਨਾ ਪੈਂਦਾ ਐ ਬੰਦੇ ਨੂੰ। ਬਿਲਕੁੱਲ ਬਿਲਕੁੱਲ ਏਹ ਤਾਡੀ ਗੱਲ ਸਹੀ ਐ। ਹੈ ਕ ਨਈ? ਕੁੱਛ ਪਾਣ ਲਈ ਕੁੱਛ ਖੋਣਾ ਪੈਂਦਾ। ਹਾਂਜੀ ਹਾਂਜੀ ਹਾਂਜੀ ਓਹੀ ਗੱਲ ਨਾ । ਜੇ ਆਪਾਂ ਕਵਾ।

ਪੈਹੇ ਵੀ ਆਈ ਜਾਣ ਤੇ ਫੇਰ ਉਹ ਤੇ ਗੱਲ ਨਈ ਨੀ ਬਣਦੀ। ਬਿਲਕੁੱਲ ਬਿਲਕੁੱਲ ਓ ਤੇ ਫੇਰ ਤੈਨੂੰ ਪਤਾ ਘਰ ਬੈਠਿਆ ਤੇ ਕਿਸੇ ਨੇ ਵੀ ਨਈ ਦੇਣਾ। ਕੇਹੇ ਨੇ ਵੀ ਨੀ ਕੇਹੇ ਨੇ ਵੀ ਨੀ ਸਹੀ ਗੱਲ ਆ।

ਹੈ ਵੀਰ।

ਮੈਂ ਤੇ ਤੈਨੂੰ ਏਹੀ ਸਲਾਹ ਦਿੰਨਾ ਜਦੋਂ ਮੇਰੇ ਨਾਲ ਗੱਲ ਹੁੰਦੀ।

ਹਾਂ ਨਈ ਕਰਨਾ ਯਾਰ ਆਪਣਾ ਕੰਮ ਕਰ ਲੈਣਾ ਮੈਂ। ਵਧੀਆ ਜੀ ਵਧੀਆ ਰਹੋਗੇ ਜੇ ਆਪਣਾ ਖੋਲ ਲਓਗੇ ਕੰਮ ਤੇ। ਹਾਂ ਉਦਾ ਮੈਂ ਚਾਚੇ ਦੇ ਮੁੰਡੇ ਨਾਲ ਸਿੱਖਦਾ ਹੀ ਉਦਾ ਟੈਲ ਪੱਥਰ ਦਾ।

ਅੱਛਾ ਅੱਛਾ ਕੀ ਨਾਂ ਭਲਾ ਮੁੰਡੇ ਦਾ?

ਅੱਛਾ ਅੱਛਾ ਤੇ ਨਈ ਓ ਲਾ ਲੈਂਦਾ ਪੱਥਰ ਪੁਥਰ ਪੂਰਾ। ਹਾਂ ਟੈਲ ਪੱਥਰ ਲਾ ਲੈਂਦਾ।

ਓ ਫੇਰ ਚੱਲ ਗਿਆ ਬਾਰ ਤੇ ਮੈਂ ਵੀ ਉਦੇ ਨਾਲ ਹੱਟ ਗਿਆ।

ਮੇਰੀ ਤੇ ਹਜੇ ਸੁਰੂਆਤ ਹੀ ਉਹਦੇ ਨਾ ਬਾਰਾਂ ਤੇਰਾਂ ਦਿਨ ਹੀ ਹਜੇ ਹੋਏ।

ਨਈ ਓ ਫੇਰ ਉਸਤਾਦ ਹੀ ਚੱਲ ਗਿਆ ਫੇਰ ਸਿੱਖਣਾ ਕਿੱਥੇ।

ਏਹ ਕੀ ਕਮਾਈ ਹੈਗੀ ਓਵੀ ਕੰਮ ਚ ਏਹ ਵੀ ਥੌੜਾ ਘੱਟੇ ਮਿੱਟੀ ਦਾ ਹੈਗਾ ਵਾ ਜਦੋਂ ਟੈਲ ਟੂਲ ਕੱਟੀ ਦਾ ਨਾ।

ਤੇ ਓ ਘੱਟੀ ਬੰਦਾ ਹੋ ਜਾਂਦਾ ਘੱਟੇ ਮਿੱਟੀ ਦਾ ਹੈਗਾ ਪਰ ਕਮਾਈ ਹੈਗੀ ਘੁੱਟਾਂ ਦੇ ਸਾਬ ਨਾਲ। ਹਾਂ ਸਕੇਅਰ ਫੁੱਟ ਦੇ ਸਾਬ ਨਾਲ ਭਾਜੀ ਲੈਂਦੇ ਹੁਨੇ?